ਜਿੱਸ ਵਿੱਚ ਇੱਕ ਆਦਮੀ ਫੁੱਲ ਵੇਚ ਰਿਹਾ ਹੈ।

ਜਿਨ੍ਹਾਂ ਨੇਂ ਅਪਨੇ ਆਗੇ ਬੈਗ ਰੱਖੇ ਹੋਏ--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

ਵਿੱਚ ਬਹੁਤ ਸਾਰੇ ਹੋਰ ਖਿਡੌਣੇ ਵੀ ਰੱਖੇ ਗਏ ਹਨ।

ਇਸ ਤਸਵੀਰ ਵਿੱਚ ਇੱਕ ਆਫਿਸ ਨੂੰ ਦਿਖਾਇਆ ਗਿਆ ਹੈ।

ਜਿਸ ਵਿਚ ਤਿੰਨ ਸ਼ਟਰ ਲੱਗੇ ਹੋਏ।

ਇੱਸ ਵਿੱਚ ਬਲੂ ਕਲਰ ਦਿਆਂ ਕੰਧਾਂ ਕੀਤੀਆਂ ਗਈਆਂ ਹਨ।

ਇਸ ਤਸਵੀਰ ਵਿੱਚ ਇਕ ਦੁਕਾਨ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਲਾਗੇ ਹੋਰ ਵੀ ਦੁਕਾਨਾਂ ਹਨ।

ਅਤੇ ਉਸ ਦੁਕਾਨ ਦੇ ਸਾਹਮਣੇ ਇੱਕ ਗੱਡੀ ਖੜੀ--

ਇਸ ਤਸਵੀਰ ਵਿੱਚ ਇੱਕ ਪਲੇ ਪਾਰਕ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਰੂਮ ਨੂੰ ਦਿਖਾਇਆ ਗਿਆ ਹੈ।

ਦਿਖਾਇਆ ਗਿਆ ਹੈ ਜਿਸ ਦੇ ਉੱਪਰ ਇੱਕ ਘਰ ਹੈ।

ਦਿਖਾਈਆਂ ਗਈਆਂ ਹਨ ਅਤੇ ਉਹਨਾਂ ਗੱਡੀਆਂ ਉੱਪਰ ਕਰਨੇ ਦੀ ਹੋਰਨ ਲਗਾਏ ਗਏ--

ਬਹੁਤ ਸਾਰੀਆਂ ਗੱਡੀਆਂ ਇੱਕੋ ਜਗ੍ਹਾ ਉੱਤੇ ਖਿਲਾਰੀਆਂ--

ਲਗਾਇਆ ਗਇਆ ਹੈ ਤੇ ਇਸ ਬੋਰਡ ਤੇ--

ਕਮਰੇ ਹਨ ਅਤੇ ਇਹਨਾਂ ਵਿੱਚ ਬਹੁਤ ਸਾਰੀਆਂ ਖਿੜਕੀਆਂ ਲਗਾਈਆਂ ਗਈਆਂ ਹਨ।

ਇਹ ਸਕੂਲ ਬਹੁਤ ਹੀ ਵੱਡਾ ਦਿਖਾਈ ਦੇ ਰਿਹਾ ਹੈ।